ਔਰ ਇਸ ਤੋਂ ਪੈਸੇ ਕਢਵਾਏ ਅਤੇ ਜਮਾ ਕਰਾ ਕਢਵਾਏ ਅਤੇ ਜਮਾਂ ਕਰਾਏ ਜਾਂਦੇ ਹਨ।

ਬਜ਼ੁਰਗ ਪਾਪਾ ਜੀ ਜੋ ਫੁੱਲ ਵੇਚ ਰਹੇ ਹਨ ਇੱਥੇ ਬਹੁਤ ਹੀ ਜਿਆਦਾ ਭੀੜ ਹੈ।

ਹੋਰ ਇਸਦਾ ਨੰਬਰ ਪਲੇਟ ਨਹੀਂ ਨਜਰ ਆ ਰਹੀ ਇਸਦੀ ਲੱਗੇ ਸ਼ੱਗੇ ਬੋਹੁਤ ਹੀ ਜਿਆਦਾ--

ਜਗਾ ਦੇ ਥੋੜੀ ਹੀ ਬੈਕ ਸਾਈਡ ਤੇ ਇੱਕ ਛੋਟਾ ਹਾਥੀ ਲਗਾ ਹੈ।

ਹੋਰ ਕੋਂਟਰ ਕੱਚ ਦਾ ਹੈ ਬਹੁਤ ਹੀ ਜਿਆਦਾ ਵਧੀਆ ਹੈ ਉਹ ਦੋ ਇਸ ਸਾਈਡ ਤੇ ਦੋ ਕੁਰਸੀਆਂ ਡਟੀਆਂ ਹੋਈਆਂ।

ਔਰ ਪੈਟ੍ਰੋਲ ਪੰਪ ਦੇ ਬਾਹਰ ਬਹੁਤ ਹੀ ਵਧੀਆ ਹਰੇ ਭਰੇ ਪੌਧੇ ਲੱਗੇ ਹੋਏ ਹਨ ਪੈਟ੍ਰੋਲ ਪੰਪ ਦੇ ਬਾਹਰ--

ਔਰ ਇੱਥੇ ਬੋਹੁਤ ਹੀ ਜਿਆਦਾ ਬੰਦੇ ਕੱਠੇ ਹੋਏ ਹਨ ਔਰ ਇੱਕ ਕੁੱਤਾ ਵੀ ਬੈਠਾ ਹੋਇਆ ਹੈ ਇੱਸ ਦੇ ਪਿੱਛੇ ਬੋਰੀਆਂ ਵੀ ਪਈਆਂ ਹੋਇਆਂ ਹਨ।

ਇਹ ਇੱਕ ਮੇਨ ਬਾਜ਼ਾਰ ਹੈ ਬਾਜ਼ਾਰ ਦੇ ਵਿੱਚ ਬਹੁਤ ਹੀ ਜਿਆਦਾ ਟੈਪੂ ਲੱਗੇ ਹੋਏ ਹਨ।

ਦੋ ਬੰਦੇ ਖੜੇ ਹੋਏ ਹਨ ਓਸਦੀ ਸਾਈਡ ਤੇ ਬੰਦੇ ਹੋਰ ਖੜੇ ਹੋਏ ਹੈਂ ਜਿਹਨਾਂ ਨੇ ਟੋਪੀਆਂ ਪਾਈਆਂ ਹੋਈਆਂ ਹਨ।

ਇਹ ਇੱਕ ਗੁਰੂਦਵਾਰਾ ਸਾਹਿਬ ਹੈ ਗੁਰੂਦਵਾਰੇਆ ਸਾਹਿਬ ਜੀ ਦਾ ਨਾਮ ਗੁਰੂਦਵਾਰਾ ਸ਼ਹੀਦ ਗੰਜ ਸਾਹਿਬ ਹੈ ਗੁਰੂਦਵਾਰਾ ਸਾਹਿਬ ਦਾ ਦਰਵਾਜਾ ਬੰਦ ਹੈ।

ਜਿਮ ਹੈ ਜਿਮ ਵਿੱਚ ਦੋ ਬੰਦੇ ਜਿਮ ਲਾ ਰਹੇ ਹਨ।

ਹੋਰ ਊਪਰ ਇੱਕ ਬੋਰਡ ਵੀ ਲੱਗਾ ਹੋਇਆ ਹੈ ਜਿਸਦੇ ਊਪਰ ਲਿਖੇਆ ਹੋਇਆ ਪੀ_ਏਲ_ਏ_ਵਾਇ ।

ਔਰ ਸ਼ੀਸ਼ਾ ਵੀ ਲੱਗਾ ਹੋਇਆ ਐ ਉਸ ਦੇ ਵਿੱਚ ਐਲ_ਸੀ_ਡੀ ਨਜ਼ਰ ਆ ਰਹੀ ਐ।

ਗੁਬਾਰੇ ਲੱਗੇ ਹੋਏ ਹਨ ਜੋ ਕਿ ਨੀਲੇ ਰੰਗ ਦੇ ਅਤੇ ਚਿੱਟੇ ਰੰਗ ਦੇ ਹਨ।

ਉਹ ਦੋ ਲੱਗੇ ਮੋਟਰਸਾਈਕਲ ਵੀ ਖੜੇ ਹਨ ਉਹਨਾਂ ਦੇ ਪਿੱਛੇ ਇੱਕ ਸੈਲੂਨ ਦਾ ਬੋਰਡ ਲੱਗਾ ਐ।